ਜੇ ਗੱਲ ਕਰ ਲਇਏ ਸਮਾਜਿਕ ਬੁਰਾਈਆਂ ਦੀ, ਤੁਸੀਂ ਅਕਸਰ ਸੁਣਦੇ ਹੋ, ਚੋਰੀ, ਡਕੈਤੀ, ਬਲਾਤਕਾਰ ਜਾਂ ਕਈ ਹੋਰ, ਤਰਾਹ ਦੀਆਂ ਖਬਰਾਂ, ਅਕਸਰ ਤੁਸੀਂ TV ਚੈਨਲਾਂ ਉਪਰ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

ਉਸ ਨਾਲ ਮਨੁੱਖ ਦੀ ਜ਼ਿੰਦਗੀ ਕਿਤੇ ਨਾ ਕਿਤੇ ਔਖੀ ਹੁੰਦੀ ਜਾ ਰਹੀ ਹੈ ਮੈਂ ਤੁਹਾਡੇ ਕੋਲ ਇਹ ਸੁਝਾਵ ਲੈਣਾ ਚਾਹੁੰਦਾ ਹਾਂ

ਕੀ ਵਾਪਰ ਰਿਹਾ ਹੈ ਮੈ ਤੁਹਾਨੂੰ ਇਥੇ ਇਕ ਗੱਲ ਇਹ ਦੱਸਣਾ ਚਾਵਾਂਗਾ ਕਿ ਜਦੋ ਸਮਾਜ ਵਿਚ ਕਿਸੇ ਪ੍ਰਕਾਰ ਦੀ ਬੁਰਾਈ ਫੈਲ ਰਹੀ ਹੁੰਦੀ ਹੈ ਜਿਵੇ ਕਿ, ਬੱਚਿਆਂ ਨੂੰ ਅਘਵਾਹ ਕਰਨਾ, ਜਾ ਚੋਰੀ ਡਕੈਤੀ ਦੀ ਇਹ ਸਬ ਮਾਮਲੇ ਜਦੋ ਆਉਂਦੇ ਹਨ, ਤਾਂ ਇਨ੍ਹਾਂ ਦੀ ਜਾਣਕਾਰੀ ਕਿਤੇ ਨਾ ਕਿਤੇ ਸਾਨੂੰ ਖਬਰਾਂ ਦੇ ਰਸਤੇ ਹੀ ਪਤਾ ਚਲ ਪਾਉਂਦੀ ਹੈ ਅਤੇ ਲੋਕਾਂ ਨੂੰ ਜਦੋ ਇਸ ਘਟਨਾਵਾਂ ਬਾਰੇ ਪਤਾ ਚਲਦਾ ਹੈ ਤਾਂ ਓਹਨਾ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ, ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਤੁਸੀਂ ਅਕਸਰ ਹੀ ਅਖਬਾਰਾਂ ਅਤੇ TV ਚੈਨਲਾਂ ਉਪਰ ਸੁਣਿਆ ਹੋਣਾ ਹੈ ਕਿ ਕੁਛ ਬਚੇ ਅਘਵਾ ਕਰ ਲੈ ਗਏ ਹਨ, ਅਤੇ ਜਾਂ ਫਿਰ, ਕਿਸੇ ਥਾਵਾਂ ਤੇ ਚੋਰੀ ਦੀ ਘਟਨਾ ਤੁਸੀਂ ਜਰੂਰ ਪੜ੍ਹੀ ਸੁਣੀ ਹੋਣੀ ਹੈ। ਇਸ ਨਾਲ ਕੀ ਹੁੰਦਾ ਹੈ ਕਿ ਸਾਨੂੰ ਇਸ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਆਪਣਾ ਬਚਾਵ ਕਿਸ ਤਰਾਹ ਕਰਨਾ ਚਾਹੀਦਾ ਹੈ ਮੈ ਥੋਂਦੇ ਕੋਲੋਂ ਇਹ ਸੁਝਾਵ ਲੈਣਾ ਚਾਹੁੰਦਾ ਹਾਂ ਕਿ ਜਦੋ ਕਦੇ ਆਪਾਂ ਕਿਸੇ ਚੋਰੀ, ਡਕੈਤੀ, ਜਾਂ ਅਘਵਾਹੀ ਦੀ ਖਬਰ ਸੁਣਦੇ ਹਾਂ ਤਾਂ ਸਾਨੂੰ ਕਿ ਉਸ ਖਬਰ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਤੇ ਨਾ ਕਿਤੇ ਸਾਨੂੰ ਜਾਂ ਸਾਡੇ ਸਮਾਜ ਵਿਚ ਇਹ ਘਟਨਾ ਨਾ ਵਾਪਰ ਜਾਏ ਜਾਂ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

ਹੋਣ ਦਾ ਵੀ, ਵਧੀਆ ਸਾਧਨ ਹਨ ਪਰ, ਇਹ ਵੀ ਹੈ, ਕਿ ਖਬਰਾਂ ਦਾ ਰੋਲ ਪੜ੍ਹਾਈ ਵਿਚ ਵੀ ਹੈ ਮੈ ਤੁਹਾਡੇ ਕੋਲੋਂ ਇਹ ਜਾਨਣਾ ਚਾਹੁੰਦਾ ਹਾਂ, ਕਿ ਪੜ੍ਹਾਈ ਵਿਚ ਖਬਰਾਂ ਦਾ ਰੋਲ ਕਿੰਨਾ ਕੁ ਹੈ?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 ਕਿਤਾਬਾਂ ਵਿਚ ਜੋ ਲਿਖਿਆ ਹੋਇਆ ਹੈ ਸਾਨੂੰ ਓਹੀ ਸਿਖਾਇਆ ਜਾਂਦਾ ਹੈ ਮੈ ਇਥੇ ਇਹ ਸੁਝਾਵ ਦੇਣਾ ਚਾਵਾਂਗਾ ਕਿ ਬੱਚਿਆਂ ਨੂੰ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 ਤੇ ਸਮਾਜ ਵਿਚ ਜੋ ਘਟਨਾਵਾਂ ਜਾਂ ਕੁਛ ਵਾਪਰ ਰਿਹਾ ਹੈ ਉਸ ਦੀ ਜਾਣਕਾਰੀ ਵੀ ਓਹਨਾ ਨੂੰ ਮਿਲ ਸਕੇ ਇਸ ਤੋਂ ਅਲਾਵਾ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

ਅਤੇ ਸਰਕਾਰ ਦਵਾਰਾ ਕੱਢੀਆਂ ਗਈਆਂ ਨਵੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਹਾਸਿਲ ਕਰ ਲੈਂਦੇ ਹਨ ਇਸ ਤੋਂ ਅਲਾਵਾ ਜੇ ਆਪਾਂ ਗੱਲ ਕਰੀਏ ਖਬਰਾਂ ਦੀ ਖਬਰਾਂ ਦੇ ਵਿਚ ਇਨਸਾਨ ਦੀ ਸਿਹਤ ਦੇ ਬਾਰੇ ਵੀ ਸਲਾਹ ਦਿੱਤੀ ਜਾਂਦੀ ਹੈ ਜਿਵੇ ਕਿ ਕਈ ਥਾਵਾਂ ਤੇ ਮਾਹਿਰ ਡਾਕਟਰਾਂ ਦਵਾਰਾ ਕੋਈ ਸ਼ਿਵਰ ਲਗਾਏ ਜਾਂਦੇ ਹਨ, ਜਾਂ ਫਿਰ ਕੋਈ ਹੋਰ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਓਹਨਾ ਦੀ ਜਾਣਕਾਰੀ ਵੀ ਸਾਨੂੰ ਖਬਰਾਂ ਦੇ ਮਾਧਿਅਮ ਰਾਹੀਂ ਹੀ ਪਤਾ ਚਲ ਪਾਉਂਦੀ ਹੈ ਮੈ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੋ ਇਨਸਾਨ ਖਬਰਾਂ ਦੇ ਨਾਲ ਜੁੜਿਆ ਰਹਿੰਦਾ ਹੈ, ਉਸ ਨੂੰ ਇਸ ਤਰਾਹ ਦੀ ਜਾਣਕਾਰੀ ਹਾਸਿਲ ਮਿਲਦੀ ਰਹਿੰਦੀ ਹੈ, ਕਿ ਸਮਾਜ ਵਿਚ ਕੀ ਨਵਾਂ ਵਾਪਰ ਰਿਹਾ ਹੈ, ਜਾਂ ਜੋ ਹੋਰ ਸਿਹਤ ਨਾਲ ਜੁੜੀਆਂ ਗੱਲਾਂ ਹਨ ਉਸ ਬਾਰੇ ਇੰਝ ਹੈ, ਕਿ ਖਬਰਾਂ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਜੇ ਗੱਲ ਕਰ ਲਇਏ ਤਾਂ ਇਹ ਹਨ, ਜਿਵੇ ਕਿ ਖੇਡ ਜਾਂ ਖੇਤੀ ਬਾੜੀ ਜਾਂ ਸਕੂਲੀ ਵਿਦਿਆ ਦੀ ਹਰ ਹੀ ਖੇਤਰ ਵਿਚ ਖਬਰਾਂ ਦਾ ਵੱਖ ਵੱਖ ਤਰਾਹ ਨਾਲ ਰੋਲ ਹੁੰਦਾ ਹੈ ਜਿਵੇ ਖੇਤੀ-ਬਾੜੀ ਵਿਚ ਇਹ ਹੁੰਦਾ ਹੈ ਕਿ ਕਿਸਾਨ ਆਪਣੀਆਂ ਫ਼ਸਲਾਂ ਕਿਵੇਂ ਬੀਜ ਸਕਦਾ ਹੈ ਅਤੇ ਕਿਵੇਂ ਓਹਨਾ ਨੂੰ ਕੱਟਣਾ ਹੁੰਦਾ ਹੈ ਕਈ ਵਾਰ ਅਕਸਰ ਹੀ ਅਖਬਾਰਾਂ ਵਿਚ ਇਸਦੇ ਤੌਰ ਤਰੀਕੇ ਛਪਵਾਏ ਜਾਂਦੇ ਹਨ ਤਾਂ ਜੋ ਕਿਸਾਨਾਂ ਨੂੰ ਵੀ ਖਬਰਾਂ ਪ੍ਰਤੀ ਸੁਚੇਤ ਕੀਤਾ ਜਾ ਸਕੇ ਜੇ ਗੱਲ ਕਰ ਲੈਂਦੇ ਹਾਂ ਖਬਰਾਂ ਦੀ ਖਬਰਾਂ ਦਾ

ਇਹ ਅੱਜ ਦਾ ਨਹੀਂ, ਇਹ ਉਸ ਸਮੇ ਦਾ ਚਲਦਾ ਆ ਰਿਹਾ ਹੈ ਜਦੋ ਤੋਂ ਮਨੁੱਖ ਨੇ ਇਸ ਧਰਤੀ ਤੇ ਹੋਂਦ ਸੰਭਾਲੀ ਹੈ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 ਉਸ ਸਮੇ ਤੋਂ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਜਾਂ ਸੁਚੇਤ ਕਰਨ ਦੇ ਲਈ ਲੋਕਾਂ ਨੂੰ ਕਈ ਜਗਾਹ ਤੇ ਇਕੱਠਾ ਕੀਤਾ ਜਾਂਦਾ ਸੀ ਅਤੇ ਇੱਕ ਪੜ੍ਹੇ-ਲਿਖੇ ਆਦਮੀ ਦਵਾਰਾ ਓਹਨਾ ਨੂੰ ਜੋ ਜਾਣਕਾਰੀਆਂ ਹੁੰਦੀਆਂ ਸਨ, ਉਹ ਸੁਣਾ ਕੇ ਦੱਸੀਆਂ ਜਾਂਦੀਆਂ ਸਨ ਇਹ ਤਾਂ ਪੁਰਾਣੇ ਸਮੇ ਦੀ ਗੱਲ ਹੈ ਜੇ ਹੁਣ ਵੇਖਦੇ ਹਾਂ ਹੁਣ ਤਾਂ ਬੜੇ ਤੌਰ-ਤਰੀਕੇ ਬਦਲ ਗਏ ਹਨ

ਇਨ੍ਹਾਂ ਵਿਚ ਇਹ ਹੈ ਕਿ ਹੁਣ ਤਾਂ mobile ਜੋ ਕਿ ਇਕ ਵਧੀਆ ਸਾਧਨ ਹੈ ਖਬਰਾਂ ਦਾ ਇਸ ਵਿਚ ਇਹ ਹੁੰਦਾ ਹੈ, ਕਿ ਅੱਸੀ mobile ਉਪਰ, ਵੇਖ ਸਕਦੇ ਹਾਂ, ਕਿ ਖਬਰਾਂ ਕਿਹੜੀਆਂ-ਕਿਹੜੀਆਂ ਛਪੀਆਂ ਹਨ ਮੈ ਇਸ ਵਿਚ ਇਹ ਗੱਲ ਸ਼ਾਮਿਲ ਕਰਨਾ ਚਾਹੁੰਦਾ ਹਾਂ ਕਿ ਖਬਰਾਂ ਸਾਨੂੰ ਵਰਤਮਾਨ ਅਤੇ ਪੁਰਾਣੇ ਸਮੇ ਦਾ ਰਹਿਣਾ ਬਹਿਣਾ ਵੀ ਸਿਖਾਉਂਦੀਆਂ ਹਨ ਤੁਸੀਂ ਦੱਸ ਸਕਦੇ ਹੋ ਕਿ ਅੰਤਰ ਕਰਨਾ ਵੀ ਸਾਨੂੰ ਕਿਤੇ ਨਾ ਕਿਤੇ ਖਬਰਾਂ ਤੋਂ ਹੀ ਸਿੱਖਣ ਨੂੰ ਮਿਲਦਾ ਹੈ

ਹਰ ਇਨਸਾਨ ਨੂੰ ਕਿਸੇ ਦੂਸਰੇ ਥਾਂ ਦੇ ਲੋਕਾਂ ਬਾਰੇ ਜਾਣਕਾਰੀ ਮਿਲਣੀ ਕਿ ਓਥੇ ਦੇ ਲੋਕ ਆਪਣਾ ਜੀਵਨ ਕਿਸ ਤਰਾਹ ਬਿਤਾਉਂਦੇ ਹਨ, ਜਾਂ ਉਹ ਲੋਕ ਆਪਣੀ ਸਿਹਤ ਦਾ ਧਿਆਨ ਕਿਸ ਤਰਾਹ ਰੱਖਦੇ ਹਨ, ਇਹਨਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਵੀ ਸਾਨੂੰ ਖਬਰਾਂ ਦੇ ਰਸਤੇ ਹੀ ਪਤਾ ਚਲ ਪਾਂਦੀ ਹੈ ਮੈਂ ਤੁਹਾਨੂੰ ਇਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਿਵੇ ਭਾਰਤ ਦੇ ਉਸ ਰਾਜ ਅਜਿਹੇ ਹਨ ਜਿਥੇ ਕਿ ਮੌਸਮ ਵਿਚ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 ਕਰਨਾ ਪੈਂਦਾ ਹੈ ਜਿਵੇ ਕਿ ਆਪਾਂ ਅਕਸਰ ਖਬਰਾਂ ਦੇ ਵਿਚ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਕਿ ਕਈ ਥਾਵਾਂ ਤੇ ਕੁਦਰਤੀ ਆਫ਼ਤਾਂ ਆ ਜਾਂਦੀਆਂ ਹਨ ਜਿਵੇ ਕਿ ਹੜ੍ਹ, ਭੁਚਾਲ ਜਾਂ ਬਦਲਾਂ ਦਾ ਫੱਟਣਾ, ਜਿਸ ਕਾਰਣ ਲੋਕਾਂ ਨੂੰ ਕਿਤੇ ਨਾ ਕਿਤੇ ਆਪਣੇ ਜਾਨੀ ਮਾਲੀ ਨੁਕਸਾਨ ਤੋਂ

ਕੁਦਰਤੀ ਆਫ਼ਤ ਆਉਂਦੀ ਹੈ ਤਾਂ ਓਹਨਾ ਦੀ ਜਾਣਕਾਰੀ ਸਾਨੂੰ ਖਬਰਾਂ ਦੇ ਮਾਧਿਅਮ ਨਾਲ ਹੀ ਪਤਾ ਚਲਦੀ ਹੈ ਕੀ ਤੁਸੀਂ ਕਦੇ ਇਸ ਤਰਾਹ ਦੀ ਕੋਈ ਖਬਰ ਸੁਣੀ ਜਾਂ ਪੜ੍ਹੀ ਹੈ, ਕਿ ਕੁਦਰਤੀ ਆਫ਼ਤ ਆਉਣ ਨਾਲ ਲੋਕਾਂ ਨੂੰ ਬਹੁਤ ਭਾਰੇ ਨੁਕਸਾਨ ਦਾ ਸਾਮਣਾ ਕਰਨਾ ਪਿਆ ਹੋਵੇ?

ਦੁਖਦਾਈ ਘਟਨਾ ਦੱਸਣਾ ਚਾਹੁੰਦਾ ਹਾਂ ਉਸ ਵਿਚ ਇਹ ਦੱਸਿਆ ਗਿਆ ਸੀ ਕਿ ਇਕ ਪਰਿਵਾਰ ਦੇ member, ਜੋ ਕਿ ਰੱਲ ਕੇ ਇਕੱਠੇ ਪਹਾੜ ਵੇਖਣ ਦੇ ਲਈ ਗਏ ਸਨ ਉਸ ਵਿਚ ਇਹ ਹੋਇਆ ਕਿ ਓਹਨਾ ਨਾਲ ਉਸ ਸਮੇ ਇਕ ਦੁਖਦਾਈ ਘਟਨਾ ਵਾਪਰ ਗਈ ਉਹ ਇਹ ਘਟਨਾ ਸੀ ਕਿ ਉਹ ਸਾਰੇ ਕੱਠੇ ਪਹਾੜ ਹੇਠ ਖੜੇ ਸਨ, ਅਤੇ ਅਚਾਨਕ ਬੱਦਲ ਫਟਣ ਦੇ ਨਾਲ ਜ਼ਿਆਦਾ ਬਾਰਸ਼ ਹੋਣ ਨਾਲ ਨੀਵੀ ਜਗਾਹ ਤੇ ਪਾਣੀ ਭੱਰ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ

ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਖਬਰਾਂ ਸਾਨੂੰ ਕਾਫੀ ਜ਼ਿਆਦਾ ਸੁਚੇਤ ਵੀ ਕਰਦੀਆਂ ਹਨ ਕਿ ਸਾਨੂੰ ਉਸ ਜਗਾਹ ਤੇ ਨਹੀਂ ਜਾਣਾ ਚਾਹੀਦਾ ਕਿਥੇ ਇਸ ਤਰਾਹ ਦੀਆਂ ਘਟਨਾਵਾਂ ਵਾਪਰ ਜਾਨ ਅਤੇ ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਖਬਰਾਂ ਸਿਰਫ ਨਾ ਸਿਰਫ ਸਾਨੂੰ ਇਕ ਤਰਾਹ ਦੀ ਜਾਣਕਾਰੀ ਦਾ ਇਹ ਸਰੋਥ ਅੱਸੀ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਖਬਰਾਂ ਸਿਰਫ ਇਕ ਜਾਣਕਾਰੀ ਦਾ ਹੀ ਸਰੋਥ ਹੁੰਦੀਆਂ ਹਨ? ਜੇ ਆਪਾਂ ਗੱਲ ਕਰੀਏ ਕਿ ਖਬਰਾਂ ਇਨਸਾਨ ਨੂੰ ਕਿਤੇ ਨਾ ਕਿਤੇ, ਸੁਚੇਤ ਬਣਾਉਂਦੀਆਂ ਹਨ, ਤਾਂ ਇਹ ਕਿਤੇ ਵੀ ਗਲਤ ਨਹੀਂ ਕਿਉਂਕਿ ਜਿਵੇ ਤੁਸੀਂ ਗੱਲ ਕਰ ਰਹੇ ਸੀ ਕਿ ਜਿਸ ਜਗਾਹ ਤੇ ਕੋਈ ਕੁਦਰਤੀ ਆਫ਼ਤ ਦਾ ਆਉਣ ਦਾ ਖ਼ਤਰਾ ਹੁੰਦਾ ਹੈ ਉਹਨਾਂ ਦੀ ਜਾਣਕਾਰੀ ਸਾਨੂੰ ਪਹਿਲਾਂ ਹੀ ਮਿਲ ਜਾਂਦੀ ਹੈ ਕਿ ਉਸ ਜਗਾਹ ਤੇ ਨਾ ਜਾਇਆ ਜਾਏ ਇਸ ਤਰਾਹ ਤਾਂ ਇਨਸਾਨ ਨੂੰ ਇਹ ਖਬਰਾਂ ਸੁਚੇਤ ਕਰਨ ਲਈ ਹੀ ਦਿੱਤੀਆਂ ਜਾਂਦੀਆਂ ਹਨ ਇਸ ਤੋਂ ਅਲਾਵਾ ਜੇ ਆਪਾਂ ਗੱਲ ਕਰੀਏ ਕਿ ਖਬਰਾਂ ਦੇ ਮਾਧਿਅਮ ਨਾਲ ਸਾਨੂੰ ਹੋਰ ਵੀ ਕਈ ਪ੍ਰਕਾਰ ਦੀ ਜਾਣਕਾਰੀ ਮਿਲਦੀ ਹੈ ਜੇ ਆਪਾਂ ਗੱਲ ਕਰੀਏ ਕਿਸਾਨਾਂ ਦੀ ਕਿਸਾਨਾਂ ਨੂੰ ਕੀ ਹੁੰਦਾ ਹੈ ਕਿ ਜਦੋ ਕੋਈ ਚੰਗੀ ਕਿਸਮ ਦਾ ਬੀਜ ਬਾਜ਼ਾਰ ਵਿਚ ਆਉਂਦਾ ਹੈ, ਜਾਂ ਕੋਈ ਰਸਾਇਣਿਕ ਖਾਦਾਂ ਦਾ ਤਾਂ ਉਹਨਾਂ ਦੀ ਜਾਣਕਾਰੀ ਵੀ ਸਾਨੂੰ ਕਿਤੇ ਨਾ ਕਿਤੇ ਖਬਰਾਂ ਦੇ ਮਾਧਿਅਮ ਰਾਹੀਂ ਹੀ ਪਤਾ ਚਲਦੀ ਹੈ ਤਾਂ ਜੋ ਕਿਸਾਨ ਉਹਨਾਂ ਉੱਤਮ ਬੀਜਾਂ ਅਤੇ ਰਸਾਇਣਿਕ ਖਾਦਾਂ ਦਾ ਇਸਤੇਮਾਲ ਕਰਕੇ ਆਪਣੀਆਂ ਫਸਲਾਂ ਦੇ ਉਤਪਾਦਨ ਵਿਚ ਵਾਧਾ ਕਰ ਸਕਣ ਇਸ ਤੋਂ ਅਲਾਵਾ ਜੇ ਆਪਾਂ ਗੱਲ ਕਰੀਏ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 ਖਰੀਦਦਾ ਹੈ, ਅਤੇ ਉਹਨਾਂ ਦਾ ਉਪਯੋਗ ਕਰਦਾ ਹੈ ਇਸ ਤਰਾਹ ਮੈ ਤੁਹਾਨੂੰ ਇਹ ਪੁੱਛਣਾ ਚਾਵਾਂਗਾ ਕੀ ਖਬਰਾਂ ਜੋ ਕਿਸਾਨ ਹੈ

ਕੀ ਕੋਈ ਵੀ ਕਿਸਾਨ ਸਫਲ ਬਨਣ ਦੇ ਲਈ ਆਪ ਦਾ ਖੁੱਦ ਦਾ, ਪ੍ਰਯੋਗ ਨਹੀਂ ਕਰ ਸਕਦਾ ਉਹ ਦੂਸਰਿਆਂ ਤੋਂ ਹੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਖੁਦ ਦੇ ਖੇਤ ਵਿਚ ਉਹ ਪ੍ਰਯੋਗ ਕਰਦਾ ਹੈ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 ਕਿਸਾਨ ਖਬਰਾਂ ਤੋਂ ਆਪਣੀ ਫਸਲਾਂ ਨਾਲ ਅਤੇ ਖੇਤੀ ਨਾਲ ਜੋ ਵੀ ਜਾਣਕਾਰੀ ਮਿਲਦੀ ਹੈ ਉਹਨਾਂ ਨੂੰ ਇਕੱਠਾ ਕਰ ਸਕਦੇ ਹਨ ਅਤੇ ਉਸ ਤੋਂ ਬਾਅਦ ਉਸ ਨੂੰ ਆਪਣੀਆਂ ਫਸਲਾਂ ਵਿਚ ਇਸ ਦਾ ਉਪਯੋਗ ਵੀ ਕਰ ਸਕਦੇ ਹਨ ਜੇਕਰ ਗੱਲ ਕਰ ਲਇਏ ਵਪਾਰੀਆਂ ਦੀ ਵਪਾਰੀਆਂ ਤੋਂ

ਮੈਂ

ਜੇ ਆਪਾਂ ਗੱਲ ਕਰੀਏ ਕਿ ਖਬਰਾਂ ਸਾਨੂੰ ਚੰਗੀਆਂ ਕਿਥੋਂ ਹਾਸਿਲ ਹੋ ਸਕਦੀਆਂ ਹਨ ਤਾਂ ਇਸ ਦੇ ਬਾਰੇ ਮੈ ਇਹ ਹੀ ਕਹਿਣਾ ਚਾਵਾਂਗਾ ਕਿ ਕੁਝ ਐਸੀਆਂ ਅਖਬਾਰਾਂ ਹਨ, ਜਿਹਨਾਂ ਵਿਚ ਸਹੀ-ਸਹੀ ਹੀ ਜਾਣਕਾਰੀ ਮਿਲਦੀ ਹੈ ਅਤੇ ਕੁਝ TV channel ਵੀ ਅਜਿਹੇ ਹਨ ਜੋ ਕੇਵਲ ਸਹੀ ਜਾਣਕਾਰੀ ਦਿੰਦੇ ਹਨ ਜੇ ਆਪਾਂ ਸਾਰਿਆਂ ਦੀ ਗੱਲ ਕਰੀਏ ਤਾਂ, ਨਾ ਹੀ ਸਾਰੀਆਂ ਖਬਰਾਂ ਅਤੇ ਨਾ ਹੀ ਸਾਰੇ TV channel ਆਪਾਂ ਨੂੰ ਚੰਗੀ ਜਾਣਕਾਰੀ ਦੇ ਸਕਦੇ ਹਨ ਇਸ ਤੋਂ ਅਲਾਵਾ ਖਬਰਾਂ ਦਾ ਮਾਧਿਅਮ ਤਾਂ ਇਹ ਹੀ ਹੈ ਕਿ ਇਨਸਾਨ ਨੂੰ ਜਿਥੋਂ ਵੀ ਕੋਈ ਖਬਰ ਮਿਲੇ ਉਸ ਨੂੰ ਉਹ ਖਬਰ ਹਾਸਿਲ ਕਰ ਲੈਣੀ ਚਾਹੀਦੀ ਹੈ ਮੈ ਇੱਕ ਹੋਰ ਦੱਸਣਾ ਚਾਹੁੰਦਾ ਹਾਂ, ਕਿ ਖਬਰਾਂ ਦਾ ਮਾਧਿਅਮ ਸਾਨੂੰ ਇਹ ਵੀ ਹੈ ਕਿ ਇੱਕ ਵਧੀਆ ਇਨਸਾਨ ਬਨਣ ਦਾ ਵੀ ਮੌਕਾ ਦਿੰਦਾ ਹੈ ਕਿਉਂਕਿ ਖਬਰਾਂ ਵਿਚ ਇਕੱਲਾ ਇਹ ਨਹੀਂ ਹੁੰਦਾ ਕਿ ਉਹ ਕਿਸਾਨੀ ਨਾਲ ਜਾਂ ਵਪਾਰੀ ਵਰਗ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ਇਸ ਵਿਚ ਤਾਂ ਹਰ ਪੱਖ ਨੂੰ ਰੱਖ ਕ ਹਰ ਪ੍ਰਕਾਰ ਦੀ ਖਬਰ ਛਾਪੀ ਜਾਂਦੀ ਹੈ ਗੱਲ ਕਰ ਲੈਂਦੇ ਹਾਂ ਅਖਬਾਰਾਂ ਦੀ, ਅਖਬਾਰਾਂ ਹਰ ਰੋਜ਼ ਛਪਦੀਆਂ ਹਨ ਅਤੇ ਇਹ ਵੱਖ-ਵੱਖ ਤਰੀਕੇ ਨਾਲ ਛਪਦੀਆਂ ਹਨ ਅਖਬਾਰਾਂ ਦਾ ਮਾਧਿਅਮ ਬੜਾ ਵਧੀਆ ਹੈ, ਜਿਹਨਾਂ ਤੋਂ ਕਿ ਅਸੀਂ ਖਬਰਾਂ ਪ੍ਰਾਪਤ ਕਰ ਸਕਦੇ ਹਾਂ ਅਖਬਾਰਾਂ ਵਿਚ ਇਹ ਹੁੰਦਾ ਹੈ ਕਿ ਹਰ ਤਰੀਕੇ ਦੀ ਖਬਰ ਸ਼ਾਮਿਲ ਕੀਤੀ ਜਾਂਦੀ ਹੈ ਜਿਸ ਵਿਚ ਕਿ ਹਰ ਨੂੰ ਸ਼ਾਮਿਲ ਕਰਨ ਤੋਂ ਬਾਅਦ ਬੱਚਿਆਂ, ਬੁਢਿਆਂ, ਨੌਜਵਾਨਾਂ, ਔਰਤਾਂ ਆਦਿ ਸਬ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਪਰ ਅਖਬਾਰਾਂ ਉਪਰ

ਅਤੇ ਕੁਝ ਮਹਿੰਗੀਆਂ ਅਖਬਾਰਾਂ ਆਉਂਦੀਆਂ ਹਨ ਜਿਵੇ ਗੱਲ ਕਰ ਲੈਂਦੇ ਹਾਂ ਮਹਿੰਗੀਆਂ ਅਖਬਾਰਾਂ ਵਿਚ, ਜੋ ਅੰਤਰ-ਰਾਸ਼ਟਰੀ ਪੱਧਰ ਤੇ ਛਪਦੀਆਂ ਹਨ ਅਤੇ ਸਸਤੀਆਂ ਅਖਬਾਰਾਂ ਵਿਚ ਵੇਖੀਏ ਤਾਂ ਭਾਰਤ ਵਿਚ ਕਈ ਖੇਤਰੀ-ਅਖਬਾਰਾਂ ਛਪਦੀਆਂ ਹਨ ਜੋ ਕਿ ਕਿ ਘੱਟ rate ਤੇ ਹੁੰਦੀਆਂ ਹਨ ਮੈ ਤੁਹਾਡੇ ਕੋਲੋਂ ਇਹ ਸੁਝਾਅ ਲੈਣਾ ਚਾਹੁੰਦਾ ਹਾਂ ਕਿ ਸਾਨੂੰ ਸਬ ਤੋਂ ਵਧੀਆ ਕਿਹੜਾ ਅਖਬਾਰ ਪੜ੍ਹਨਾ ਚਾਹੀਦਾ ਹੈ? ਦੇਖੋ, ਜੇ ਆਪਾਂ ਗੱਲ ਕਰੀਏ ਅਖਬਾਰ ਕਿਹੜਾ ਵਧੀਆ ਹੁੰਦਾ ਹੈ, ਤਾਂ ਮੈ ਇਥੇ ਇਹ ਦੱਸਣਾ ਚਾਵਾਂਗਾ ਕਿ ਅਖਬਾਰ ਕੋਈ ਵੀ ਮਾੜਾ ਨਹੀਂ ਹੁੰਦਾ ਕਿਉਂਕਿ ਹਰ ਅਖਬਾਰ ਦੇ ਵਿਚ ਕੁਸ਼ ਨਾ ਕੁਸ਼ ਜਾਣਕਾਰੀ ਜਰੂਰ ਸਾਨੂੰ ਮਿਲਦੀ ਹੈ ਇਸ ਤੋਂ ਅਲਾਵਾ ਜੇ ਗੱਲ ਕਰੀਏ ਕੁਝ ਅਖਬਾਰਾਂ ਅਜਿਹੀਆਂ ਹਨ ਜੋ ਅੰਤਰ-ਰਾਸ਼ਟਰੀ ਪੱਧਰ ਤੇ ਛਪਦੀਆਂ ਹਨ ਜਿਵੇ ਕਿ the ਹਿੰਦੂ, the ਟ੍ਰਿਬਿਊਨ, ਇਹ ਅਖਬਾਰਾਂ ਅਜਿਹੀਆਂ ਹਨ ਜਿਹਨਾਂ ਵਿਚ ਸਾਨੂੰ ਅੰਤਰ-ਰਾਸ਼ਟਰੀ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 ਕੀ ਨਵੀਆਂ ਸਕੀਮਾਂ ਚਲ ਰਹੀਆਂ ਹਨ ਇਸ ਲਈ ਅਖਬਾਰਾਂ ਦੀ ਗੱਲ ਕਰੀਏ ਤਾਂ ਸਾਰੀਆਂ ਹੀ ਅਖਬਾਰਾਂ ਚੰਗੀਆਂ ਹੁੰਦੀਆਂ ਹਨ ਆਪਾਂ ਕਿਸੇ ਵੀ ਅਖਬਾਰ ਨੂੰ ਮਾੜਾ ਨਹੀਂ ਕਹਿ ਸਕਦੇ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 TV ਚੈਨਲਾਂ ਦੀ ਤਾਂ ਹੁਣ TV ਚੈਨਲਾਂ ਉਪਰ ਵੀ ਵੱਖ-ਵੱਖ ਤਰਾਹ ਦੇ ਖਬਰਾਂ ਦੇ channel ਆਪਾਂ ਨੂੰ ਦੇਖਣ ਨੂੰ ਮਿਲਦੇ ਹਨ ਕੁਝ channel ਅਜਿਹੇ ਹਨ ਜੋ

ਇਸ ਕਰਕੇ ਸਾਨੂੰ ਅਜਿਹੇ TV channel ਦੇਖਣੇ ਚਾਹੀਦੇ ਹਨ ਜਿਸ ਵਿਚ ਚੰਗੀਆਂ ਖਬਰਾਂ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਖਬਰਾਂ ਦਿਖਾਈਆਂ ਜਾਣ ਇਸ ਤੋਂ ਅਲਾਵਾ ਮੈ ਤੁਹਾਨੂੰ ਇਹ ਪੁੱਛਣਾ ਚਾਵਾਂਗਾ ਕਿ ਜੋ ਖਬਰਾਂ ਦਾ ਮਾਧਿਅਮ ਹੈ, ਕੀ ਸਾਨੂੰ ਉਸ ਤੋਂ ਆਪਣੇ ਜੀਵਨ ਜਾਂ ਸਿਹਤ ਬਾਰੇ ਜਾਂ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਪਤਾ ਚਲਦਾ ਹੈ ਕਿ ਸਮਾਜ ਵਿਚ ਕਿਸ ਤਰਾਹ ਦੀ ਬਿਮਾਰੀ ਫੈਲ ਰਹੀ ਹੈ ਅਤੇ ਉਹਨਾਂ ਬਿਮਾਰੀਆਂ ਤੋਂ ਬਚਾਵ ਦੇ ਲਈ ਵੀ

ਜੇਕਰ ਗੱਲ ਕਰ ਲਇਏ ਬਿਮਾਰੀਆਂ ਦੀ ਬਿਮਾਰੀਆਂ ਸਾਡੇ ਸ਼ਰੀਰ ਨੂੰ ਕਾਫੀ ਜ਼ਿਆਦਾ ਪ੍ਰਭਾਵਤ ਕਰਦੀਆਂ ਹਨ ਪਰ ਸਾਨੂੰ ਇਹਨਾਂ ਦੀ ਜਾਣਕਾਰੀ ਪ੍ਰਾਪਤ ਕੀਚੋ ਹੁੰਦੀ ਹੈ? ਜ਼ਿਆਦਾਤਰ ਤਾਂ ਸਾਨੂੰ ਡਾਕਟਰਾਂ ਅਤੇ ਅਖਬਾਰਾਂ ਤੋਂ ਇਸ ਚੀਜ਼ ਦਾ ਪਤਾ ਲੱਗਦਾ ਹੈ ਕਿ ਕਿਸ ਰਾਜ ਜਾਂ ਕਿਸ ਜਗਾਹ ਤੇ ਜ਼ਿਆਦਾ ਬਿਮਾਰੀ ਫੈਲ ਰਹੀ ਹੈ ਕਿਉਂਕਿ ਬਿਮਾਰੀਆਂ ਹਰ ਜਗਾਹ ਤੇ ਅੱਡੋ-ਅੱਡ ਹਨ ਕਿਉਂਕਿ, ਜੇਕਰ ਵੇਖੀਏ ਤਾਂ ਭਾਰਤ ਦੇ ਕੁਝ ਅਜਿਹੇ ਰਾਜਾਂ ਦੀ ਗੱਲ ਕਰ ਲੈਂਦੇ ਹਾਂ ਜਿਥੇ ਕਿ ਮਲੇਰੀਆ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 ਜਗਾਹ ਦੇ ਬਾਰੇ ਵੀ ਸਾਨੂੰ ਜਾਗਰੂਕ ਹੋਣ ਦਾ ਮਾਧਿਅਮ ਬਣ ਜਾਂਦੀਆਂ ਹਨ ਮੈ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਹਾਂ ਕਿ ਅਖਬਾਰਾਂ ਹੀ ਇਕ ਅਜਿਹਾ ਸਰੋਤ ਹਨ ਜਿਸ ਤੋਂ ਅਸੀਂ ਦੂਜੀਆਂ ਜਗਾਹ ਬਾਰੇ ਵੀ ਗਿਆਨ ਹਾਸਿਲ ਕਰ ਸਕਦੇ ਹਾਂ? ਜੇ ਆਪਾਂ ਖਬਰਾਂ ਦੀ ਗੱਲ ਕਰੀਏ ਤਾਂ ਜਰੂਰੀ ਨਹੀਂ ਕਿ ਅਖਬਾਰਾਂ ਹੀ ਹਨ ਜਿਹਨਾਂ ਦਵਾਰਾ ਅਸੀਂ ਦੂਸਰੀਆਂ ਜਗਾਵਾਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਾਂ ਇਸ ਦੇ ਵਿਚ ਹੋਰ ਵੀ ਬਹੁਤ ਚੀਜਾਂ ਸ਼ਾਮਿਲ ਹੋ ਗਈਆਂ ਹਨ ਜਿਵੇ ਕਿ internet ਇਕ ਅਜਿਹਾ ਮਾਧਿਅਮ ਬਣ ਚੁਕਾ ਹੈ ਜਿਸ ਤੋਂ ਅਸੀਂ ਕਈ ਪ੍ਰਕਾਰ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਾਂ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 ਖਬਰਾਂ ਦੇ ਹੋਰ ਵੀ ਬਹੁਤ ਸਾਰੇ ਮਾਧਿਅਮ ਹਨ, ਜਿਹਨਾਂ ਤੋਂ ਸਾਨੂੰ ਖਬਰਾਂ ਹਾਸਿਲ ਹੁੰਦੀਆਂ ਹਨ। Hello ਦੋਸਤੋ ਮੇਰਾ ਨਾਂ ਕਮਲ ਅੱਜ ਮੈਂ ਤੁਹਾਨੂੰ ਦੱਸਾਂਗਾ ਗੁਰਦਾਸਪੁਰ ਦੇ ਬਾਰੇ ਕਿ ਗੁਰਦਾਸਪੁਰ ਕੀ ਚੀਜ਼ ਹੈਗੀ ਹੈ ਸਾਡਾ ਗੁਰਦਾਸਪੁਰ ਵੀ ਲੋ~ ਅਹ ਲੋਕ ਬਾਹਰੋਂ ਆਉਂਦੇ ਹੈਗੇ ਗੁਰਦਾਸਪੁਰ ਵੇਖਣ।

ਗੁਰਦਾਸਪੁਰ ਦੇ ਵਿੱਚ ਸਾਡੇ ਇੱਥੋਂ ਜਹਾਜ਼ ਚੌਂਕ ਤੋਂ ਸ਼ੁਰੂ ਹੋ ਜਾਓ ਤੇ ਲੋਕ ਇਹ ਵੇਖਣਾ ਬਹੁਤ ਪਸੰਦ ਕਰਦੇ ਹੈਗੇ ਤੇ ਬਾਹਰੋਂ ਵੇਖਣ ਆਉਂਦੇ ਸਾਡੇ ਜਹਾਜ਼ ਦੀ ਜਿਹੜੀ decoration ਆ ਨਾ ਉਹ ਮਗਰੋਂ ਸਾਰੀ ਗੋਲ ਕੀਤੀ ਹੋਈ ਹੈ ਤੇ ਬਹੁਤ ਵਧੀਆ ਬਣਾਇਆ ਤੇ ਲੋਕ ਬਾਹਰੋਂ ਵੇਖਣ ਆਉਂਦੇ ਆ ਔਰ ਸਾਡੇ ਇੱਧਰੋਂ ਬਾਹ ਚੋਂ ਮੱਛੀ ਹਨੂੰਮਾਨ ਚੌਂਕ ਨੂੰ ਚੱਲ ਜਾਓ ਉੱਥੇ ਹਨੂੰਮਾਨ ਜੀ ਦਾ ਮੰਦਿਰ ਬਣਾਇਆ ਵਾ ਬਹੁਤ ਵਧੀਆ ਤੇ ਉੱਥੇ ਲੋਕੀ ਮਤਲਬ ਰੱਬ ਰੱਬ ਕਰਦੇ, ਪੂਜਾ ਕਰਦੇ ਆ ਤੇ ਫਿਰ ਉੱਥੇ ਕਈਆਂ ਨੇ ਪੰਜ ਰੇੜੀਆਂ ਤੇ fruit ਦੀ ਲੱਗੀਆਂਂ ਹੁੰਦੀਆਂ ਵਾਂ

ਤੇ ਕਹਿੰਦੇ ਆ ਵੀ ਗੁਰਦਾਸਪੁਰ 'ਚ ਬਹੁਤ ਵਧੀਆ ਚੀਜ਼ ਹੈਗੀ ਦੋਸਤੋ ਗੁਰਦਾਸਪੁਰ ਹੈਗਾ ਖ਼ਾਸ ਗੁਰਦਾਸਪੁਰ ਹੈਗਾ ਇਹ ਇੱਧਰੋਂ ਬਾਅਦ 'ਚ ਆਪਾਂ ਹਨੂੰਮਾਨ ਚੌਂਕ 'ਚ ਚਲੇ ਜਾਈਏ ਹਨੂੰਮਾਨ ਚੌਂਕ 'ਚ ਇੱਧਰੋਂ ਤਿਬੜੀ ਤਿਬੜੇ ਤਿਬੜੀ ਸੜਕ ਆਲੇ ਚਲੇ ਜਾਈਏ ਤੇ ਉੱਧਰ ਵੀ ਬਹੁਤ ਵਧੀਆ ਵਧੀਆ ਚੀਜ਼ ਆ ਉੱਧਰ showroom ਆ ਬੜੇ ਵਧੀਆ ਵਧੀਆ ਵੁਡਲੈਂਡ ਦਾ ਦਾ ਬੜੇ ਬੜੇ ਵਧੀਆ showroom ਆ ਜਿੱਥੇ ਮਤਲਬ ਲੋਕ ਆਉਂਦੇ ਆ ਘੁੰਮਣ ਤੇ ਮੈਂ ਵੀ ਉਹਨਾਂ ਨੂੰ ਘੁੰਮਾਉਨਾ ਵਾਂ ਆਟੋ ਆਪਣੇ ਦੇ ਵਿੱਚ ਮੈਂ ਇੱਥੋਂ ਜਹਾਜ਼ ਚੌਂਕ ਤੋਂ ਸ਼ੁਰੂ ਹੁੰਦਾ ਵਾਂ ਤੇ ਅੱਗੇ ਮੈਂ ਘੁਮਾਉਂਦਾ ਜਾਨਾ, ਘੁਮਾਉਂਦਾ ਜਾਨਾ, ਘੁਮਾਉਂਦਾ ਜਾਨਾ। ਉੱਧਰੋਂ ਫਿਰ ਉਹਨਾਂ ਨੇ ਜੋ-ਜੋ, ਜੋ-ਜੋ ਲੈਣਾ ਵਾਂ ਉਹ ਅਗਲੇ ਲੈ ਲੈਂਦੇ ਹੈਗੇ ਤੇ ਫਿਰ ਇੱਧਰੋਂ ਜਦੋਂ ਉੱਥੇ ਹਨੂੰਮਾਨ ਜੀ ਦਾ ਮੰਦਿਰ ਬਣਾਇਆ ਨਾ ਉੱਥੇ ਲੋਕੀ ਰੱਬ ਰੱਬ ਕਰਦੇ ਆ ਪੂਜਾ ਕਰਦੇ ਆ ਉੱਥੇ ਬਹੁਤ ਸਾਰੇ ਲੋਕ ਆਉਂਦੇ ਬਾਹਰੋਂ ਆਉਂਦੇ ਆ ਵੇਖਣ ਅੱਗੇ ਫਿਰ ਆਪਾਂ main ਬਾਜ਼ਾਰ ਦੇ ਵਿੱਚ ਚਲੇ ਜਾਈਏ main ਬਾਜ਼ਾਰ ਦੇ ਵਿੱਚ ਮਨਿਆਰੀ ਦੀ ਦੁਕਾਨ ਵੀ ਆ ਫਿਰ ਜਿਹੜਾ ਹੱਥਾਂ ਤੇ ਲਿ~ ਕੁੜੀਆਂ ਮਹਿੰਦੀਆਂ ਲਾਉਂਦੀਆਂ ਵਾਂ ਉਹ ਵੀ ਆ। ਤੇ ਫਿਰ ਸੂਟਾਂ ਦੇ ਬਹੁਤ ਬਹੁਤ ਵਧੀਆ ਦੁਕਾਨਾਂ ਹੋ ਗਈਆਂ ਬਹੁਤ ਬਹੁਤ ਵ~ ਵਧੀਆ showroom ਆ ਵੁਡਲੈਂਡ ਦਾ ਦਾ ਆ ਬੜੇ ਬੜੇ ਵਧੀਆ ਚੀਜ਼ਾਂ ਹੈਗੀਆਂ।

ਤੇ ਮੱਛੀ market ਦੇ ਵਿੱਚ ਜੀ ਬੜੇ ਗ੍ਰਾਹਕ ਗਾਹਕ ਆਉਂਦੇ ਹੈਗੇ ਮਤਲਬ ਬਹੁਤ ਵਧੀਆ ਕਹਿੰਦੇ ਵੀ ਸਹੀ ਗੁਰਦਾਸਪੁਰ ਆ ਗੁਰਦਾਸਪੁਰ ਦੇ ਵਿੱਚ showroom ਆਂ ਫਿਰ ਦੁਕਾਨਾਂ ਵਾ ਬਹੁਤ ਬਹੁਤ ਵਧੀਆ। ਤੇ ਉੱਥੇ ਲੋਕ ਆਉਂਦੇ ਹੈਗੇ ਤੇ ਕਹਿੰਦੇ ਆ ਵੀ ਨਹੀਂ ਗੁਰਦਾਸਪੁਰ ਜਿੰਨਾ ਵਧੀਆ ਕੋਈ ਹੈ ਹੀ ਨੀ ਆਂ ਸਾਡਾ ਗੁਰਦਾਸਪੁਰ ਇੱਕ ਛੋਟਾ ਗੁਰਦਾਸਪੁਰ ਹੈਗਾ ਤੇ ਮੇਰੇ ਘਰ ਜਦੋਂ ਰਿਸ਼ਤੇਦਾਰ ਆਉਂਦੇ ਆ, ਉਹਨਾਂ ਨੇ ਪਹਿਲਾਂ ਹੀ ਕਹਿਣਾ ਵਾਂ ਵੀ ਗੁਰਦਾਸਪੁਰ ਜਾਣਾ ਆਪਾਂ ਗੁਰਦਾਸਪੁਰ ਘੁੰਮਣਾ ਵਾਂ ਫਿਰ ਮੈਂ ਉਹਨਾਂ ਨੂੰ ਵਾਂ ਇੱਥੋਂ ਹਨੂੰਮਾਨ ਚੌਂਕ 'ਚ ਸ਼ੁਰੂ ਹੁਨਾ ਵਾਂ ਮੈਂ ਹੌਲੀ ਹੌਲੀ ਹੌਲੀ ਦੁਕਾਨਾ ਘੁਮਾਉਂਦਾ ਵਾਂ ਬਹੁਤ ਸਾਰੀਆਂ ਡੇਅਰੀਆਂ ਹੋ ਗਈਆਂ, ਹੋਰ ਵੀ ਬਹੁਤ ਬਹੁਤ ਵਧੀਆ ਚੀਜ਼ਾਂ ਸਾਡੇ ਗੁਰਦਾਸਪੁਰ ਦੇ ਵਿੱਚ ਮੈਂ ਇੱਥੋਂ ਦਾ ਹੀ ਰਹਿਣ ਵਾਲਾ ਵਾਂਂ ਤੇ ਗੁਰਦਾਸਪੁਰ ਦੇ ਵਿੱਚੋਂ ਅੱਗੇ ਮੱਛੀ market ਚੋਂ ਨਿਕਲ ਜਾਓ ਅਹ college road ਤੇ ਚਲੇ ਜਾਓ college road ਦੇ ਉੱਤੇ ਵੀ ਬੜੀਆ ਬੜੀਆ ਵਧੀਆ ਦੁਕਾਨਾਂ ਵਾਂ ਬੜੇ ਬੜੇ ਵਧੀਆ ਲੋਕ ਵਾ ਆਪਣਾ ਅਮ ਲੈ ਜੋ ਚੀਜ਼ਾਂ ਪਸੰਦ ਕਰਦੇ ਲੈਂਦੇ ਆ ਅਗਲੇ ਲੈ ਕੇ ਤੇ ਨਾਲ ਹੀ ਘਰ ਚਲੇ ਜਾਂਦੇ ਹੈਗੇ। ਤੇ ਬਾਅਦ ਚੋਂ phone ਤੇ ਕਹਿੰਦੇ ਆ ਵੀ ਨਹੀਂ ਗੁਰਦਾਸਪੁਰ ਬਹੁਤ ਵਧੀਆ ਗੁਰਦਾਸਪੁਰ ਆ ਇੱਧਰੋਂ ਜਹਾਜ਼ ਚੌਂਕ ਹੋ ਗਿਆ ਸਾਡਾ ਤੇ ਇੱਧਰੋਂ ਆਪਣੇ ਮੱਛੀ market ਹੋ ਗਿਆ ਅੱਗੇ ਅੱਗੇ ਫਿਰ college road ਆ ਜਾਂਦਾ ਵਾ, college road ਦੇ ਵਿੱਚ school ਬੜੇ ਵਧੀਆ ਹੈਗੇ ਇੱਥੇ ਛੋਟੇ ਬੱਚਿਆਂ ਦੇ school ਆ ਅਹ ਮੈਡਮਾਂ ਬਹੁਤ ਬਹੁਤ ਵਧੀਆ ਪੜ੍ਹਾਉਂਦੀਆਂ ਹੈਗੀਆਂ ਫਿਰ ਇੱਥੇ ਆਪਣੇ college ਵੀ ਹੈਗੇ ਆ। ਫਿਰ ਕਾਲਜਾਂ ਦੇ ਵਿੱਚ ਵੀ ਮੁੰਡੇ ਕੁੜੀਆਂ ਬਹੁਤ ਬਹੁਤ ਵਧੀਆ ਆਉਂਦੇ ਆ ਤੇ ਇੱਥੇ ਆ ਕੇ ਆਪਦੀ ਪੜ੍ਹਾਈ ਕਰਦੇ ਆ, ਤੇ ਪੜ੍ਹਾਈ ਕਰਕੇ ਅਗਲੇ ਕਾਮਯਾਬ ਹੁੰਦੇ ਤੇ ਬਾਅਦ ਚੋਂ ਕਹਿੰਦੇ ਵੀ ਨਹੀਂ ਗੁਰਦਾਸਪੁਰ ਬਹੁਤ ਵਧੀਆ ਗੁਰਦਾਸਪੁਰ ਆ। ਫਿਰ ਗੁਰਦਾਸਪੁਰ ਦੇ ਵਿੱਚ ਕਈ ਖੂਬੀਆਂ ਹੈਗੀਆਂ ਗੁਰਦਾਸਪੁਰ ਦੇ ਵਿੱਚ ਜਿਹੜਾ ਸਾਡਾ ਗੁਰਦਾਸਪੁਰ ਜ਼ਿਲ੍ਹਾ ਵਾ ਇਹ ਬੜਾ ਵਧੀਆ ਜ਼ਿਲ੍ਹਾ ਹੈਗਾ ਇੱਧਰੋਂ ਆਪਾਂ ਜਦੋਂ ਮਾ~ ਮੱਛੀ market ਜਾਂਦੇ ਹਾਂ, ਮੱਛੀ market ਤੋਂ ਫਿਰ ਆਪਾਂ ਘੁੰਮਦੇ-ਘੁੰਮਦੇ, ਘੁੰਮਦੇ-ਘੁੰਮਦੇ, ਘੁੰਮਦੇ ਆ ਜਾਨੇ college road ਤੇ college road ਤੋਂ ਅੱਗੋਂ ਸਾਰੀਆਂ ਦੁਕਾਨਾਂ ਘੁੰਮ ਕੇ ਹਰੇਕ ਨੂੰ ਮਿਲ ਕੇ ਬਹੁਤ ਵਧੀਆ ਲੋਕ ਹੈਗੇ ਉਹਨਾਂ ਦੇ ਨਾਲ hi hello ਕਰਕੇ ਆਪਾਂ ਮਤਲਬ ਆਈਦਾ ਹੈਗਾ ਤੇ ਕਹਿਣ ਦਾ ਮਤਲਬ ਕਿ ਬਹੁਤ ਵਧੀਆ ਗੁਰਦਾਸਪੁਰ ਆ ਗੁਰਦਾਸਪੁਰ ਦੇ ਵਿੱਚ

ਫਿਰ ਹੋਰ ਵੀ ਬੜੇ ਬੜੇ ਵੱਡੇ show-room ਆ ਜਿੰਨਾਂ ਵਿੱਚ ਉਹ ਘੁੰਮਦੇ ਹੈਗੇ ਤੇ ਉਹਨਾਂ 'ਚ ਘੁੰਮ ਕੇ ਫਿਰ ਅੱਗੇ-ਅੱਗੇ, ਅੱਗੇ-ਅੱਗੇ ਜਾਈ ਜਾਂਦੇ ਹੈਗੇ ਅੱਗੋਂ ਆ ਜਾਂਦਾ ਘੁੰਮ ਕੇ ਆਉਂਦੇ ਤੇ ਬਸ ਸਟੈਂਡ ਆ ਜਾਂਦਾ ਵਾ। ਪਰ ਇ~ ਇੱਥੇ ਸਾਡਾ ਬਸ ਸਟੈਂਡ ਆ ਬਹੁਤ ਵਧੀਆ ਬਸ ਸਟੈਂਡ ਆ ਇੱਥੇ ਕੋਈ ਰਾਤ ਅੜ ਵੀ ਜਾਏ ਤੇ ਇੱਥੇ ਪ੍ਰਬੰਧ ਪੂਰਾ ਹੈਗਾ ਮਤਲਬ ਸਾਡਾ ਬਸ ਸਟੈਂਡ ਹੈ ਨਾ ਜੋ ਬਹੁਤ ਵਧੀਆ ਬਸ ਸਟੈਂਡ ਹੈਗਾ। ਮਤਲਬ ਇੱਥੇ ਬੜੀ ਦੁਨੀਆਂ ਆਉਂਦੀ ਹੈਗੀ ਘੁੰਮਣ ਫਿਰਨ ਵਾਸਤੇ ਆਉਂਦੀ ਹੈਗੀ ਗੁਰਦਾਸਪੁਰ ਆ ਸ਼ਹਿਰ ਕਿ ਬਹੁਤ ਵਧੀਆ ਸ਼ਹਿਰ ਵਾ ਫਿਰ ਆਪਾਂ ਇੱਧਰੋਂ ਜਦੋਂ ਬਸ ਸਟੈਂਡ ਚਲੇ ਜਾਂਦੇ ਹਾਂ,

ਜਿੱਥੇ ਫ਼ੋਜੀ ਸਾਹਿਬ ਰਹਿੰਦੇ ਆ ਉੱਥੇ ਫ਼ੋਜੀਆਂ ਦੀ ਵੀ ਵੇਖੀਦਾ ਵਾ ਘੁੰਮਦੇ ਫਿਰਦੇ ਆ ਸਾਰੇ ਫਿਰ ਆਪਣੇ ਅੱਗੇ ਆ ਜਾਂਦਾ fish ਪਾਰਕ

ਜਿਹੜਾ ਮਜ~ ਅਹ ਮ~ ਮੱਛੀ market ਆਪਣੇ fish ਪਾਰਕ ਹੈਗਾ

ਤੇ ਘੁੰਮ ਫਿਰ ਕੇ ਫਿਰ ਅੱਗੋਂ ਆ ਜਾਂਦੇ ਹੈਗੇ railway station ਸਾਡਾ ਆ ਜਾਂਦਾ railway station ਤੋਂ ਵੀ ਬਹੁਤ ਵਧੀਆ ਸਾਡੇ ਇੱਥੇ ਰਹਿਣ ਦੀਆਂ ਸਹੂਲਤਾਂ ਵਾ ਬਹੁਤ ਵਧੀਆ ਵਧੀਆ ਕੰਮ ਇੱਥੇ ਚੱਲ ਰਿਹਾ ਹੈਗਾ, ਤੇ ਗੁਰਦਾਸਪੁਰ ਜਿਹੜਾ ਵਾ ਦੋਸਤੋ ਇਹ ਸਾਡਾ ਗੁਰਦਾਸਪੁਰ mini ਗੁਰਦਾਸਪੁਰ ਹੈਗਾ ਇੱਥੇ ਮਤਲਬ ਬਹੁਤ ਸਾਰੀ ਦੁਨੀਆਂ ਬਾਹਰੋਂ ਆਉਂਦੀ ਹੈਗੀ ਖ਼ਾਸ ਵਾ ਇੱਥੇ ਸਾਡੇ ਜਹਾਜ਼ ਚੌਂਕ ਹੈ ਤੇ main ਬਾਜ਼ਾਰ ਹੈ ਹਨੂੰਮਾਨ ਚੌਂਕ ਆਂ।

ਫਿਰ ਇੱਧਰੋਂ ਮਾਨੀ ਜਾਈਦਾ ਵਾ ਮਾਨੀਓ ਘੁੰਮ ਕੇ ਅੱਗੇ ਪਾੜੀ ਜੋ ਵੀ ਹੈ ਸਾਰਾ ਸ਼ਵਾਰੀਆਂ ਛੱਡ ਕੇ ਲੈ ਕੇ ਆਈਦੀਆਂ ਹੈਗੀਆਂ ਚੱਲੀਦਾ ਵਾ ਮਤਲਬ ਸਾਡਾ ਗੁਰਦਾਸਪੁਰ ਨਾ ਸਾਡੇ ਗੁਰਦਾਸਪੁਰ ਦੀਆਂ ਸੜਕਾਂ ਵੀ ਬਹੁਤ ਵਧੀਆ ਹੋਈਦੀਆਂ ਹੈਗੀਆਂ ਪਹਿਲਾਂ ਸਾਡੇ ਗੁਰਦਾਸਪੁਰ ਦੀਆਂ ਸੜਕਾਂ ਟੁੱਟੀਆਂ ਸੀਗੀਆਂ ਅੱਜ ਤੁਸੀਂ ਆ ਕੇ ਵੇਖ ਲਓ ਸਾਡੇ ਗੁਰਦਾਸਪੁਰ ਦੇ ਵਿੱਚ ਪੂਰਾ ਰੌਣਕ ਹੋਈਦੀ ਹੈਗੀ,

ਗੁਰਦਾਸਪੁਰ ਇੱਕ ਜਿਹੜਾ ਵਾ ਨਾ ਬਹੁਤ ਵਧੀਆ ਗੁਰਦਾਸਪੁਰ ਹੈਗਾ ਤੇ ਇੱਥੇ ਮੈਂ ਵੀ ਜਦੋਂ ਆਪਣੇ ਘਰਦਿਆਂ ਨੂੰ ਘੁੰਮਾਉਣ fish ਪਾਰਕ ਖੜਨਾ ਵਾਂ ਉਹ ਵਧੀਆ ਵਧੀਆ ਪੰਘੂੜਿਆਂ ਤੇ ਝੂਟੇ ਲੈਂਦੇ ਆ, ਖਾਂਦੇ ਹਾਂ, ਪੀਂਦੇ ਹਾਂ enjoy ਕਰੀਦਾ ਹੈਗਾ ਬਹੁਤ ਵਧੀਆ ਤੇ ਜਦੋਂ ਘੁੰਮੀ ਫਿਰੀਦਾ ਵਾ ਸਾਰੇ ਕਹਿੰਦੇ ਆ ਵੀ ਨਹੀਂ ਬਹੁਤ ਵਧੀਆ ਛੋਟਾ ਜਿਹਾ ਗੁਰਦਾਸਪੁਰ ਆ ਪਰ ਇਹਦੇ ਵਿੱਚ ਨਾ ਖੂਬੀਆਂ ਬੜੀਆਂ ਹੈਗੀਆਂ, ਤੇ ਇੱਥੇ ਲੋਕੀ ਜਿਹੜੇ ਨਾ ਬਾਹਰੋਂ ਆਉਂਦੇ ਆ, ਸਾਡੇ ਗੁਰਦਾਸਪੁਰ ਜਿਹੜਾ ਪਹਿਲਾਂ ਇਹਦੀਆਂ ਸੜਕਾਂ ਟੁੱਟੀਆਂ ਹੈਗੀਆਂ, ਅੱਜ ਆ ਕੇ ਤੁਸੀਂ ਵੇਖ ਲਓ ਸੜਕਾਂ ਇੰਨੀਆਂ ਵਧੀਆ ਬਣਗੀਆਂ ਵਾਂ ਥਾਂ-ਥਾਂ ਤੇ ਪੰਘੂੜੇ ਲੱਗੇ ਹੋਏ ਆ ਬੱਚਿਆਂ ਦੇ ਰਹਿਣ ਦਾ, ਸਹਿਣ ਦਾ, ਘੁੰਮਣ ਫਿਰਨ ਦਾ ਮਤਲਬ ਸਾਰਾ system ਕੀਤਾ ਜਿੱਦਾਂ ਕਲੋਨੀ ਹੁੰਦੀ, ਇਹ ਵੀ ਕਲੋਨੀ ਵਾਂਗ ਹੀ ਆ। ਤੇ ਬੜਾ ਵਧੀਆ ਮਤਲਬ ਕਹਿਣ ਦਾ ਵੀ system ਇੱਥੇ ਚੱਲਣ ਸਾਡਾ ਗੁਰਦਾਸਪੁਰ ਹਨਾ ਜਿਹੜਾ ਇਹ ਫਾਟਕ ਤੋਂ ਸ਼ੁਰੂ ਹੋ ਜਾਂਦਾ ਵਾ ਤੇ ਬੱਬਰੀ ਜਾ ਕੇ ਖ਼ਤਮ ਹੁੰਦਾ ਹੈਗਾ। ਤੇ ਜਿਹੜੇ ਲੋਕ ਆਉਂਦੇ ਆ ਘੁੰਮਣ ਉਹ ਉੱਥੋਂ ਹੀ ਸ਼ੁਰੂ ਹੋ ਜਾਂਦੇ ਆ ਤੇ ਆਪਣੇ ਬੱਬਰੀ ਜਾ ਕੇ ਉੱਥੇ stop ਕਰਦੇ ਤੇ ਉੱਥੋਂ ਵਾਪਸ ਆ ਜਾਂਦੇ ਹੈਗੇ ਉਹ ਤਾਂ ਕਰਕੇ ਕਿ ਸਾਡੇ ਇੱਥੇ ਦੁਕਾਨਾਂ ਵੀ ਬੜੀਆਂ ਵਧੀਆ ਵਾ rate ਵੀ ਘੱਟ ਹੈਗਾ ਤੇ ਬਹੁਤ ਵਧੀਆ ਗੁਰਦਾਸਪੁਰ mini ਗੁਰਦਾਸਪੁਰ ਇਹਨੂੰ ਕਿਹਾ ਗਿਆ ਹੈਗਾ ਤੇ ਗੁਰਦਾਸਪੁਰ ਦੇ ਤੁਸੀਂ ਆਓਗੇ ਕਿਤੇ ਨਜ਼ਾਰੇ ਲਓਗੇ। ਗੁਰਦਾਸਪੁਰ ਬੜਾ ਵਧੀਆ ਗੁਰਦਾਸਪੁਰ ਹੈਗਾ, ਤੁਸੀਂ ਵੀ ਇੱਕ ਵਾਰੀ ਆਓਗੇ ਵਾਰ-ਵਾਰ ਤੁਸੀਂ ਕਹੋਗੇ ਵੀ ਨਹੀਂ ਗੁਰਦਾਸਪੁਰ ਜਾਣਾ, ਗੁਰਦਾਸਪੁਰ ਜਾਣਾ ਹੈਗਾ ਹਨੂੰਮਾਨ ਚੌਂਕ ਜਾਣਾ ਵਾਂ, ਤਿਬੜੀ road ਜਾਣਾ ਵਾਂ, ਮੱਛੀ market ਜਾਣਾ ਵਾਂ main ਬਾਜ਼ਾਰ ਜਾਣਾ ਵਾਂ, ਹਨੂੰਮਾਨ ਚੌਂਕ ਜਾਣਾ ਵਾਂ ਮਤਲਬ ਕਹਿਣ ਦਾ ਵਧੀਆ-ਵਧੀਆ ਸਭ ਕੁਛ ਗੁਰਦਾਸਪੁਰ ਦੇ ਵਿੱਚ ਲਾਈਟਾਂ ਲੱਗੀਆਂ ਸਭ ਕੁਛ ਇਉਂ ਜਗਬੁਝ ਕਰਦਾ ਵਾ ਰਾਤ ਨੂੰ ਤੁਸੀਂ ਦੇਖਿਓ ਕਿਤੇ ਗੁਰਦਾਸਪੁਰ ਰਾਤ ਨੂੰ ਪਤਾ ਲੱਗਦਾ ਹੈਗਾ, ਬਹੁਤ ਵਧੀਆ ਗੁਰਦਾਸਪੁਰ ਆ ਦੋਸਤੋ। ਤੁਸੀਂ ਆਓਗੇ ਵੇਖੋਗੇ ਤੇ ਨਜ਼ਾਰੇ ਲਓਗੇ ਤੇ ਬਹੁਤ ਵਧੀਆ ਵਾ ਗੁਰਦਾਸਪੁਰ ਸਾਡਾ ਤੇ ਅੱਜ ਅਸੀਂ ਮੈਂ ਵੀ ਗੁਰਦਾਸਪੁਰ ਚੱਲਾ ਵਾਂ, ਆਪਣੇ ਘਰਦਿਆਂ ਨੂੰ ਲੈ ਕੇ ਹਨੂੰਮਨਾ ਚੌਂਕ ਚੱਲਾਂ ਵਾ, ਉੱਥੋਂ ਆਪਾਂ ਚੀਜ਼ਾਂ ਲੈਣੀਆਂ ਵਾਂ, ਬਹੁਤ ਖਾਣਾ ਪੀਣਾ ਹੈਗਾ enjoy ਕਰਨਾ ਹੈਗਾ ਤੇ ਬਹੁਤ ਵਧੀਆ ਰਹਿਣਾ ਹੈਗਾ, ਤੇ ਤੁਹਾਨੂੰ ਵੀ ਮੈਂ ਇਹੀ ਕਹਿਨਾ ਕਿ ਦੋਸਤੋ ਗੁਰਦਾਸਪੁਰ ਜਿਹੜਾ ਵਾ ਨਾ ਇੱਕ mini ਗੁਰਦਾਸਪੁਰ ਹੈਗਾ। ਇਹਦਾ ਅਹ ਇਹਦਾ PIN code ਵੀ ਹੈਗਾ ਵਾ ਚੌਦਾਂ ਪੈਂਤੀ ਇੱਕੀ ਤੇ ਬਹੁਤ ਵਧੀਆ, ਸਾਰਿਆਂ ਨੂੰ ਨਮਸ਼ਤੇ, ਸਤਿ ਸ੍ਰੀ ਅਕਾਲ ਜੀ। ਹੈਲੋ, ਹਾਂਜੀ, ਹਾਂਜੀ ਕਿਵੇਂ ਹੋ? ਮੈਂ ਤਾਹਂ ਠੀਕ, ਹਾਂ ਤੁਸੀ ਸੁਣਾਓ। ਬਸ ਵਦੀਆਂ ਮੈਂ ਵੀ । ਹੋਰ ਕਿ ਕਰਦੇ ਓ? ਕੁੱਛ ਨਹੀਂ ਯਾਰ ਬਸ, ਓਦਾਂ ਹੀ ਬੁਕਸ ਵਗੈਰਾ ਪੜਦੀ ਦੀ ਸੀ। ਅੱਛਾ, ਚਲੋ ਵਦੀਆਂ ਗੱਲ ਹੈ ਪੜ੍ਹਨੀ ਚਾਹੀਦੀ ਹੈ, ਹੋਰ ਘਰ ਪਰਿਵਾਰ ਕਿਦਾਂ ਸਾਰੇ? ਤੁਸੀ ਦੱਸੋ, ਹਾਂਜੀ ਮੈਂ ਵੀ ਵਦੀਆ ਬਸ ਠੀਕ ਹੈ, ਕੁੱਛ ਨਹੀਂ ਕਰ ਰੀ। ਫੇਰ ਕੁੱਛ ਕਰਲੋ । ਹਾਂਜੀ ਬੱਸ ਬੁੱਕਸ ਖੋਲਕੇ ਬੈਠੀ ਹਾਂ, ਮਤਲਬ ਕੁੱਛ ਲਿਖ ਰੀ ਸੀ, ਦੇਖੋ ਹੁਣ ਕਿੰਨਾ ਕੁ ਲਿਖਿਆ ਜਾਂਦਾ ਹੈ, ਸਵੇਰ ਦੀ ਬੈਠੀ ਸੀ ਲਿੱਖ ਰੀ ਸੀ । ਹੋਰ ਰੋਟੀ ਪਾਣੀ, ਰੋਟੀ ਪਾਣੀ ਹੱਲੇ ਕਿਥੇ, ਹੱਲੇ ਤਾਂ ਖਾਣਾ ਆ ਓਦਾਂ ਤਾਂ ਆਪ ਬੰਦੇ ਦਾ ਟਾਇਮ ਹੋਗਿਆ। ਹਾਂ ਹਾਂ । ਨਹੀਂ ਰੋਟੀ ਪਾਣੀ ਹੱਲੇ ਕਿਥੇ, ਹੱਲੇ ਤਾਹਿਂ ਬਣਾ ਰੇ ਨੇ, ਮੰਮੀ ਹੋਣੀ ਬੱਣਾਂਨ ਲਗੇ ਹੋਏ । ਅੱਛਾ ਹੋਰ ਘਰ ਸੱਭ ਠੀਕ ਨੇ? ਹਾਂਜੀ ਹਾਂਜੀ ਵਦੀਆਂ। ਤੇ ਮੈਨੂੰ ਨਾਂ ਕ੍ਰਿਸ਼ਨ ਬਾਰੇ ਦਸੋ, ਕ੍ਰਿਸ਼ਨ ਜੀ ਵਾਰੇ।